ਸਤਿ ਸ੍ਰੀ ਅਕਾਲ ਜੀ, ਮੇਰਾ ਨਾਮ ਪ੍ਰਿਤਪਾਲ ਸਿੰਘ ਆ, ਮੈਂ ਪੰਜਾਬ ਦਾ ਰਹਿਣ ਵਾਲਾ ਵਾ, ਅਤੇ ਮੈਂ ਅੱਜ ਤੁਹਾਨੂੰ ਦੁਸਹਿਰੇ ਦੇ ਬਾਰੇ ਦੱਸਣ ਜਾ ਰਿਹਾ ਹਾਂ, ਅਮ ਦੁਸ਼ਹਿਰੇ ਦਾ

ਇਹ ਸਾਡੇ ਜੀਵਨ ਦਾ ਹਨ, ਦੁਸਹਿਰੇ ਦਾ ਤਿਉਹਾਰ ਵੀ ਆਦਿ ਤੋਂ ਤੋਂ ਸਾਡੇ ਜੀਵਨ ਦਾ ਅੰਤਰ-ਅੰਗ ਦਾ ਇਸ ਵਿੱਚ, ਇਸ ਨੂੰ ਵਿਜੇਦਸ਼ਮੀ ਰੂਪ ਦੇ ਵਿੱਚ, ਦੇਸ਼ ਦੀਆਂ ਕਈ ਹਿੱਸਿਆਂ ਵਿੱਚ ਮਨਾਇਆ ਜਾਂਦਾ ਹੈ, ਦੁਸਹਿਰਾ ਹਿੰਦੂ ਅਤੇ ਸ਼ੁੱਭ ਤਿਉਹਾਰ ਹੈ, ਜਿਸਦਾ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

ਇਹ ਬਹੁਤ ਬਹੁਤ ਵਧੀਆ ਤਿਉਹਾਰ ਹੈ, ਇਸਨੂੰ ਪੰਜਾਬ ਵਿੱਚ ਬਹੁਤ ਵਧੀਆ ਤਰੀਕੇ ਨਾਲ ਮਨਾਇਆ ਜਾਂਦਾ ਹੈ ਇਸਨੂੰ ਪੰਜਾਬ ਦੇ ਵਿੱਚ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 ਪੰਜਾਬ ਦੇ ਵਿੱਚ ਦੁਸਹਿਰਾ ਬਹੁਤ ਵਧੀਆ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ ਅਤੇ ਆਪਣੇ ਇਸ ਵਿੱਚ ਲੋਕ ਬਹੁਤ ਵਧੀਆ ਆਨੰਦ ਲੈਂਦੇ ਹਨ ਅਤੇ ਪੰਜਾਬ ਵਿੱਚ ਪੁਤਲੇ ਸਾੜੇ ਜਾਂਦੇ ਹਨ, ਰਮਾਇਣ ਕੱਢੀ ਜਾਂਦੀ ਹੈ ਅਤੇ ਪੰਜਾਬ ਦੇ ਵਿੱਚ ਰਾਮ ਰਾਮ ਨੂੰ ਪੂਜਿਆ ਜਾਂਦਾ ਹੈ, ਮਾਤਾ ਨੂੰ ਵੀ ਪੂਜਿਆ ਜਾਂਦਾ ਹੈ। ਅਤੇ ਇਸ ਦਿਨ ਇਸ ਦਿਨ ਆਪਣੇ ਜਿੱਤ ਦਾ ਜਿੱਤ ਦੀ ਖੁਸ਼ੀ ਮਨਾਉਂਦੇ ਹਨ ਅਤੇ ਇਸ ਵਿੱਚ ਪੁਤਲੇ ਸਾੜੇ ਜਾਂਦੇ ਹਨ, ਰਾਮ ਰਾਵਣ ਦੇ ਪੁਤਲੇ ਸਾੜੇ ਜਾਂਦੇ ਹਨ ਅਤੇ ਇਸ ਵਿੱਚ ਇਸ ਦਿਨ ਲੋਕ ਨਵੇਂ ਨਵੇਂ ਕੱਪੜੇ ਪਾਉਂਦੇ ਹਨ ਅਤੇ ਆਪਣੇ ਘਰ ਮਠਿਆਈਆਂ ਲੈ ਕੇ ਜਾਂਦੇ ਹਨ। ਅਤੇ ਆਪਣੇ ਬੱਚਿਆਂ ਨੂੰ ਦੁਸਹਿਰਾ ਘੁੰਮਾਉਣ ਲੈ ਕੇ ਜਾਂਦੇ ਹਨ। ਇਸ ਵਿੱਚ ਇਸ ਦਿਨ ਅਹ ਪਿੰਡਾਂ ਵਿੱਚ ਸ਼ਹਿਰਾਂ 'ਚੋਂ ਆਪਣੇ ਦੀਪਾਵਲੀ ਲਾਏ ਜਾਂਦੇ ਹਨ। ਅਤੇ ਇਸ ਤਿਉਹਾਰ ਨੂੰ ਮਨਾ ਕੇ ਵੀ ਲੋਕ ਬਹੁਤ ਖੁਸ਼ ਵੀ ਹੁੰਦੇ ਹਨ ਅਤੇ ਇਸ ਜਿੱਤ ਦੀ ਯਾਦ ਨੂੰ ਤਾਜ਼ਾ ਕਰਨ ਲਈ ਸਾਲ ਰਾਵਣ ਦਾ ਪੁਤਲਾ ਬਣਾ ਕੇ ਉਸਦੀ ਚਿਤਾ ਸਾੜੀ ਜਾਂਦੀ ਹੈ। ਇਹ ਇਸ ਤਿਉਹਾਰ ਦੇ ਸੰਬੰਧ ਦੇਵੀ-ਦੇਵਤਿਆਂ ਦਾ ਰਾਖਸ਼ਾਂ ਦਾ ਯੁੱਧ ਨਾਲ ਵੀ ਦੱਸਿਆ ਜਾਂਦਾ ਹੈ, ਕਿਹਾ ਕਿਹਾ ਜਾਂਦਾ ਹੈ ਜਦੋਂ ਰਾਖਸ਼ਾਂ ਅੰਗ ਨੇ ਇੰਦਰ ਨੂੰ ਸਵਰਗਾਂ 'ਚੋਂ ਕੱਢ ਦਿੱਤਾ ਸੀ, ਉਸਦੇ ਸਵਰਗ ਦੇ ਰਾਜ ਦੀ ਵਾਪਸੀ ਲਈ ਦੁਰਗਾ ਦੇਵੀ ਦੇਵਤਿਆਂ ਦੀ ਅਗਵਾਈ ਕਰ ਲੈ ਕੇ ਮਹਿਕ ਦੇਵਤਾ ਨਾਲ ਟੱਕਰ ਲਈ ਸੀ, ਲੜਾਈ ਵਿੱਚ ਰਾਖਸ਼ਾਂਸ ਮਾਰੇ ਗਏ ਸਨ, ਸਵਰਗ ਰਾਜ ਦਾ ਰਾਜ ਦੁਬਾਰਾ ਦੇਵੀ ਦੇਵਤਿਆਂ ਨੂੰ ਮਿਲ ਗਿਆ ਸੀ, ਇਸ ਜਿੱਤ ਦੀ ਖੁਸ਼ੀ ਵਿੱਚ ਉਸਨੂੰ ਵਿਜੇਦਸ਼ਮੀ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ, ਇਸ ਵਿੱਚ ਲੋਕ ਨਵੀਂਆਂ ਨਵੀਂਆਂ ਬਹੁਤ ਵਧੀਆਂ ਗੱਲਾਂ ਸਿੱਖਦੇ ਹਨ, ਵਿਨਾਸ਼ ਦਾ ਜੜ੍ਹ ਵੱਡੀ ਜਾਂਦੀ ਹੈ। ਇਸ ਵਿੱਚ ਲੋਕ ਮਠਿਆਈਆਂ ਲਿਆਉਂਦੇ ਹਨ ਅਤੇ ਆਪਣੇ ਨਵੇਂ ਕੱਪੜੇ ਪਾਉਂਦੇ ਹਨ ਅਤੇ ਆਪਣੇ ਘਰ ਨੂੰ ਵੀ ਦੀਪਾਵਲੀ ਮਿਲਦੀ ਹੈ। ਦੁਸਹਿਰੇ ਦੇ, ਦੁਸਹਿਰੇ ਵਾਲੇ ਦਿਨ ਸ਼ਹਿਰ ਅਤੇ ਕਸਬੇ ਵਿੱਚ, ਪਿੰਡਾਂ ਵਿੱਚ ਮੇਲੇ ਲਗਾਏ ਜਾਂਦੇ ਹਨ, ਬਜ਼ਾਰਾਂ ਵਿੱਚ ਖੂਬ ਰੌਣਕਾਂ ਲੱਗਦੀਆਂ ਹਨ, ਹੁੰਦੀਆਂ ਹਨ, ਸ~ ਸਜਾਈਆਂ ਜਾਂਦੀਆਂ, ਦੌਰਾਨ ਖਾਸ ਤੌਰ 'ਤੇ ਅਤੇ ਖਿਡੌਣਿਆਂ ਵਾਲੀਆਂ ਦੁਕਾਨਾਂ ਅਤੇ ਹਰ ਕਿਸੇ ਕਿਸੇ ਨੂੰ ਆਪਣੇ ਵੱਲ ਖਿੱਚਦੀਆਂ ਹਨ। ਸ਼ਹਿਰ ਤੋਂ ਬਾਹਰ ਕਿਸੇ ਵੀ ਖੁੱਲ੍ਹੇ ਮੈਦਾਨ ਵਿੱਚ ਰਾਵਣ ਦੇ ਪੁਤਲੇ ਸਾੜੇ ਜਾਂਦੇ ਹਨ ਮੇਘਨਾਥ ਅਤੇ ਕੁੰਭਕਰਨ ਅਤੇ ਵੱਡੇ ਵੱਡੇ ਪੁਤਲੇ ਬਣਾ ਕੇ ਖੜ੍ਹੇ ਕੀਤੇ ਜਾਂਦੇ ਹਨ ਅਤੇ ਇਹਨਾ ਵਿੱਚ ਭਿਆਨਕ ਆਵਾਜ਼ ਵਾਲੇ ਪਟਾਕਿਆਂ ਆਦਿ ਭਰੇ ਹੁੰਦੇ ਹਨ।

ਜਾਂਦੇ ਹਨ, ਪਟਾਕੇ ਛੱਡੇ ਜਾਂਦੇ ਹਨ ਘੁੰਮਦੀ ਚਰੱਖੜੀ ਉੱਚੇ ਉੱਚੇ ਚਾਨਣ 'ਤੇ ਰੁੱਖ ਉਸਾਰਦੀ ਅਨਾਰ ਬੜੀ ਮਨੋਰੰਜਕ ਦ੍ਰਿਸ਼ ਪੇਸ ਕਰਦੀ ਹਨ, ਸ਼ਾਮ ਹੋਣ ਤੋਂ ਪਹਿਲਾਂ ਨਾਟਕ ਰੂਪ ਵਿੱਚ ਸ੍ਰੀ ਰਾਮ ਚੰਦਰ ਜੀ ਦਾ ਰਾਵਣ ਦੀ ਫੋਜ ਵਿਚਕਾਰ ਨਕਲੀ ਯੁੱਧ ਚੱਲ~, ਯੁੱਧ ਚੱਲਦਾ ਹੈ।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 ਦੂਜੇ ਪੁਤਲਿਆਂ ਨੂੰ ਅੱਗ ਲਾ ਦਿੱਤੀ ਜਾਦੀ ਹੈ, ਅੱਗ, ਅੱਗ ਲੱਗਣ ਤੋਂ ਪਹਿਲਾਂ ਲੋਕਾਂ ਨੂੰ side 'ਤੇ ਕੀਤਾ ਜਾਂਦਾ ਹੈ ਕਿਉਂਕਿ ਉਸ ਵਿੱਚ ਬਹੁਤ ਭਿਆਨਕ ਪਟਾਕੇ ਲਗਾਏ ਜਾਂਦੇ ਹਨ। ਜਿਵੇਂ ਕਿ ਆਤਿਸ਼ਬਾਜ਼ੀ ਚਰੱਖੜੀ, ਅਨਾਰ ਬੰਬ ਵੱਡੇ ਵੱਡੇ ਬੰਬ ਲਗਾਏ ਜਾਂਦੇ ਹਨ ਕਿਉਂਕਿ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ, ਇਸਦਾ ਪ੍ਰਬੰਧ ਰੱਖਿਆ ਜਾਂਦਾ ਹੈ।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 ਖੁਸ਼ੀ ਖੁਸ਼ੀ ਦੀ ਕੋਈ ਹੱਦ ਨਹੀਂ ਰਹਿੰਦੀ, ਸਾਰਾ ਵਾਤਾਵਰਨ ਹੀ ਸ੍ਰੀ ਰਾਮ ਚੰਦਰ ਜੀ ਦੀ ਜੈ ਜੈ ਕਾਰ ਕਰਦਾ ਹੈ ਨਾਅਰਿਆਂ ਨਾਅਰਿਆਂ ਨਾਲ ਉੱਡਦਾ ਹੈ। ਇਸ ਪਿੱਛੋਂ ਲੋਕ ਆਪਣੇ ਆਪਣੇ ਘਰਾਂ ਨੂੰ ਚਲੇ ਜਾਂਦੇ ਹਨ ਕਈ ਵਹਿਮੀ ਲੋਕ ਰਾਵਣ ਦੇ ਪੁਤਲਿਆਂ ਦੀਆਂ ਅੰਤਲੀਆਂ ਲੱਕੜੀਆਂ ਨਹੀਂ, ਲੱਕੜੀਆਂ ਜੋ ਹੁੰਦੀਆਂ ਹੈ।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 ਸ਼ਹਿਰਾਂ ਅਤੇ ਕਸਬਿਆਂ ਵਿੱਚ ਬਹੁਤ ਭੀੜ ਭਚੱਕਾਂ rush ਹੁੰਦਾ ਹੈ ਅਤੇ ਇਸ ਵਿੱਚ ਲੋਕ ਸ਼ਾਮ ਨੂੰ ਜਦ ਘਰ ਜਾਂਦੇ ਹਨ ਅਤੇ ਵਧੀਆ ਖਾਣਾ ਬਣਾਉਂਦੇ ਹਨ ਅਤੇ ਆਪਣੇ ਪਰਿਵਾਰ ਨਾਲ ਬੈਠ ਕੇ ਖਾਂਦੇ ਹਨ ਅਤੇ ਮਠਿਆਈਆਂ ਵੀ ਬ~ ਬਣਾਉਂਦੇ ਹਨ, ਇਸ ਤੋਂ ਬਾਅਦ ਲੋਕ ਆਪਣੇ ਘਰਾਂ ਵਿੱਚ ਪਟਾਕੇ ਚਲਾਉਂਦੇ ਹਨ ਜਿਵੇਂ ਕਿ ਆਤਿਸਬਾਜ਼ੀ, ਅਨਾਰ, ਬੰਬ ਬਹੁਤ ਤਰ੍ਹਾਂ ਦੇ ਪਟਾਕੇ ਚਲਾਉਂਦੇ ਹਨ, ਕਈ ਲੋਕ ਆਪਣੇ ਘਰਾਂ ਨੂੰ ਸਜਾ ਕੇ ਬਹੁਤ ਸੁੰਦਰ ਬਣਾਉਂਦੇ ਹਨ, ਫੁੱਲਝੜੀਆਂ ਲਗਾਉਂਦੇ ਹਨ ਅਤੇ ਆਪਣੇ ਪਰਿਵਾਰ ਨਾਲ ਬਹੁਤ ਖੁਸ਼ ਰਹਿੰਦੇ ਹਨ ਆਪਣੇ ਪਰਿਵਾਰ ਨਾਲ ਇਹ ਤਿਉਹਾਰ ਬਹੁਤ ਵਧੀਆ ਮਨਾਇਆ ਜਾਂਦਾ ਹੈ, ਇਸ ਤਿਉਹਾਰ ਦੀ ਬੇਸਬਰੀ ਨਾਲ ਲੋਕਾਂ ਨੂੰ ਇੰਤਜ਼ਾਰ ਰਹਿੰਦਾ ਹੈ, ਇਸ ਤਿਉਹਾਰ, ਇਹ ਤਿਉਹਾਰ ਸਾਲ ਬਾਅਦ ਮਨਾਇਆ ਜਾਂਦਾ ਹੈ ਇਹ ਇਹ ਤਿਉਹਾਰ ਇੱਕ ਸਾਲ ਬਾਅਦ ਆਉਂਦਾ ਹੈ, ਇਹ ਤਿਉਹਾਰ ਬਹੁਤ ਵਧੀਆ ਤਿਉਹਾਰ ਹੈ, ਇਸ ਤੋਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਸੱਚਾਈ ਦੀ ਜਿੱਤ ਹੁੰਦੀ ਹੈ।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 ਕਿ ਸੱਚਾਈ ਦੇ ਰਾਹ 'ਤੇ ਚੱਲਣਾ ਚਾਹੀਦਾ ਹੈ, ਇਸ ਤਿਉਹਾਰ 'ਤੇ ਸਾਨੂੰ ਇਹ ਪ੍ਰੇਰਨਾ ਮਿਲਦੀ ਹੈ ਕਿ ਸਾਨੂੰ ਹਮੇਸ਼ਾ ਸੱਚਾਈ ਦਾ ਰਾਹ ਅਪਨਾਉਣਾ ਚਾਹੀਦਾ ਹੈ। ਇਹ ਤਿਉਹਾਰ ਆਪਣੇ ਪੰਜਾਬ ਲਈ ਬਹੁਤ ਵਧੀਆ ਹੈ, ਇਹ ਤਿਉਹਾਰ ਆਪਣੇ ਪੰਜਾਬ ਲਈ ਇੱਕ main ਤਿਉਹਾਰ ਹੈ। ਇਹ ਤਿਉਹਾਰ ਲੋਕ ਬਹੁਤ ਸ~ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ ਅਤੇ ਆਪਣੇ ਪਰਿਵਾਰ ਨੂੰ ਬਹੁਤ ਹੀ ਖੁਸ਼ ਰੱਖਦੇ ਹਨ। ਧੰਨਵਾਦ ਜੀ।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 ਪਿਛਲੇ ਇੱਕ ਦਹਾਕੇ ਤੋਂ ਗੁਰਮਤ ਪੁਸਤਕਾਂ ਭੰਡਾਰ ਪੁਸਤਕਾਂ ਰਾਹੀਂ ਪੰਥ ਦੀ ਸੇਵਾ ਕਰ ਰਿਹਾ ਹੈ। ਇਸ ਸਮੇਂ ਦੌਰਾਨ ਹਕੂਮਤੀ ਕਹਿਰ ਦਾ ਸ਼ਿਕਾਰ ਹੋਣ ਦੇ ਬਾਵਜੂਦ ਵੀ ਅਕਾਲ ਪੁਰਖ ਜੀ ਦੀ ਕ੍ਰਿਪਾ ਅਤੇ ਸੰਗਤ ਦੇ ਸਹਿਯੋਗ ਨਾਲ ਅਸੀਂ ਸੇਵਾ ਵਿੱਚ ਆਪਣਾ ਯੋਗਦਾਨ ਪਾਉਂਦੇ ਰਹੇ। ਸਮੇਂ ਦੀ ਸਰਕਾਰ ਨੇ ਸਾਡੇ ਤੇ ਜ਼ੋਰ ਜ਼ਬਰ ਤਸ਼ੱਦਤ ਕੀਤੇ। ਸੰਗਤਾਂ ਦੇ ਪਿਆਰ ਨੇ ਉਹ ਸਾਰੇ ਦਰਦ ਭੁਲਾ ਦਿੱਤੇ। ਉਸੇ ਹੀ ਸਮੇਂ ਦੌਰਾਨ ਹੱਡੀ ਹੰਡਾਇਆ ਇੱਕ ਖੂਨੀ ਦਹਾਕਾ ਜੁਝਾਰੂ ਯੋਧੇ, ਪੱਗ ਦੀ ਲਾਜ਼ ਤੇ ਦੀਵਾ ਜਗਦਾ ਰਹੇਗਾ। ਸੂਰਮਾ, ਜ਼ੇਲ ਚਿੱਠੀਆਂ, ਸਿੰਘ ਦਰਦ ਆਦਿ ਪੁਸਤਕਾਂ ਅਸੀਂ ਪਾਠਕ ਵਰਗ ਦੀ ਝੋਲੀ ਵਿੱਚ ਪਾ ਕੇ ਸਿੱਖ ਸੰਘਰਸ਼ ਦੀਆਂ ਕੁੱਝ ਅਸਲ ਤਸਵੀਰਾਂ

ਗੁਰਬਖਸ਼ ਸਿੰਘ ਕਾਲਾ ਅਫ਼ਗਾਨਾਂ ਜਿਹੇ ਅਖੌਤੀ ਲੇਖਕਾਂ ਨੇ ਪੰਥ ਹਾਦਸੇ ਲਈ ਚੁਣੌਤੀਆਂ ਖੜੀਆਂ ਕਰਨ ਦੀ ਸਾਜਿਸ਼ ਅਰੰਭੀ।

RSS ਲਈ challenge ਸਾਬਿਤ ਹੋਈ ਸਾਡੇ ਲਈ ਇਹ ਫ਼ਕਰ ਦੀ ਗੱਲ ਹੈ ਕਿ ਇੱਕ ਲੰਮੇ ਸਮੇਂ ਤੋਂ ਚੱਲ ਰਹੇ ਅਯੋਧਿਆ ਮਸਲੇ ਤੇ Supreme Court ਨੇ ਇਸ ਪੁਸਤਕ ਦੇ ਤੱਥਾਂ ਨੂੰ ਆਧਾਰ ਵਜੋਂ ਲਿਆ। ਗੁਰਬਖਸ਼ ਸਿੰਘ ਕਾਲਾ ਅਫ਼ਗਾਨਾਂ ਦੀਆਂ ਵਿਵਾਦ ਭਰਪੂਰ ਲਿਖਤਾਂ ਦੇ ਜਵਾਬ ਵਿੱਚ ਅਸੀਂ ਕਾਲਾ ਅਫ਼ਗਾਨਾਂ ਦੇ ਕਾਲੇ ਲੇਖ, ਸੱਚ ਦਾ ਮਾਰਗ ਅਤੇ ਬਿਤਰਨ ਕੀ ਰੀਤ ਦਾ ਨਿਰਣੈ ਛਾਪ ਕੇ ਪਾਠਕ ਵਰਗ ਅਤੇ ਖੋਜੀ ਵੀਰਾਂ ਲਈ ਜ਼ਰੂਰਤ ਅਨੁਸਾਰ ਖਜ਼ਾਨਾ ਭੇਂਟ ਕੀਤਾ। ਹੁਣ ਭਾਈ ਸਾਹਿਬ ਸਰਦਾਰ ਕਪੂਰ ਸਿੰਘ ਦੀ ਮਹਾਨ ਲਿਖਤ ਸਾਚੀ ਸਾਖੀ ਇੰਨ ਬਿੰਨ ਛਾਪ ਕੇ ਆਪ ਸਮੂਹ ਸੰਗਤਾਂ ਦੀ ਝੋਲੀ ਪਾ ਰਹੇ ਹਾਂ ਅਤੇ ਉਮੀਦ ਕਰਦੇ ਹਾਂ ਕਿ ਆਪ ਸਮੂਹ ਸੰਗਤਾਂ ਇਸ ਤੋਂ ਲਾਭ ਉਠਾਓਗੇ। ਭਾਵੇਂ ਕੀ ਕਿਤਨੇ ਹੀ ਪ੍ਰਕਾਸ਼ਕ ਵੀਰਾਂ ਨੇੇ ਇਹ ਪੁਸਤਕ ਛਾਪ ਕੇ ਸੰਗਤ ਦੀ ਸੇਵਾ ਵਿੱਚ ਰੱਖੀ। ਪਰ ਅਫਸੋਸ ਦੀ ਗੱਲ ਇਹ ਰਹੀ ਕਿ ਕਿਸੇ ਵੀ ਪ੍ਰਕਾਸ਼ਕ ਨੇ ਸਰਦਾਰ ਕਪੂਰ ਸਿੰਘ ਦਾ ਦਰਦ ਸਾਹਮਣੇ ਨਹੀਂ ਰੱਖਿਆ। ਕਿਉਂਕਿ ਸਰਦਾਰ ਕਪੂਰ ਸਿੰਘ ਹੀ ਇੱਕ ਅਜਿਹੇ ਲਿਖਾਰੀ ਹਨ ਜੋ ਮੌਕੇ ਦੇ ਹਾਕਮਾਂ ਦੀ ਅਸਲੀਅਤ ਸਾਹਮਣੇ ਲਿਆਉਣ ਤੋਂ ਗੁਰੇਜ਼ ਨਹੀਂ ਸੀ ਕਰਦੇ। ਸੋ ਅਸੀਂ ਸਾਚੀ ਸਾਖੀ ਦੀ ਉਨੀ ਸੌ ਉਨਾਸੀ ਵਾਲੀ ਲਿਖਤ ਲੱਭ ਕੇ ਅਸਲੀ ਰੂਪ ਵਿੱਚ ਸੰਗਤਾਂ ਦੀ ਸੇਵਾ ਵਿੱਚ ਲੈ ਕੇ ਹਾਜ਼ਿਰ ਹਾਂ। ਭਾਈ ਸੁਖਦੇਵ ਸਿੰਘ, ਠਾਰਾ ਸਿੰਘ, ਜਥਾ ਦਮਦਮੀ ਟਕਸਾਲ, ਗੁਰਮਤ ਪੁਸਤਕ ਭੰਡਾਰ। ਭੂਮਿਕਾ ਜਿਵੇਂ ਕਿ ਡਾਕਟਰ ਗੰਡਾ ਸਿੰਘ ਜੀ ਨੇ ਆਪਣੇ ਮੁੱਖ ਬੰਦ ਵਿੱਚ ਕਿਹਾ ਹੈ, ਇਸ ਪੁਸਤਕ ਦੇ ਮੂਲ ਲੇਖ communal ਆਵਾਜ਼ ਨੂੰ ਇੱਕ ਹੋਰ ਗ੍ਰੰਥ ਦੇ ਅਧਿਆਏ ਦੇ ਰੂਪ ਵਿੱਚ ਸੰਨ ਉਨੀ ਸੌ ਸੱਠ ਵਿੱਚ ਲਿਖਿਆ ਗਿਆ ਸੀ। ਉਸ ਗ੍ਰੰਥ ਵਿੱਚ ਇਹ ਲੇਖ ਸੰਨ ਉਨੀ ਸੌ ਬਾਹਟ ਵਿੱਚ ਇਸ ਕਾਰਨ ਨਾ ਛਾਪਿਆ ਗਿਆ ਕਿ ਇਸਦਾ ਆਕਾਰ ਵੀ ਵਡੇਰਾ ਹੈ ਤੇ ਇਸਦਾ ਵਿਸ਼ਾ ਨਿਰੂਪਣ ਵੀ ਇੱਕ ਸੁੰਤਤਰ ਪੁਸਤਕ ਦੇ ਹਾਣ ਦਾ ਹੈ ਅਤੇ ਇਸਨੂੰ ਹੋਰਨਾਂ ਲੇਖਾਂ ਦਾ ਪਿਛਲੱਗ ਲੇਖ ਬਣਾਉਣਾ ਯੋਗ ਨਹੀਂ ਇਉਂ ਇਹ ਲੇਖ communal ਆਵਾਜ਼ ਕਿਸੇ ਚੰਗੇ ਸਮੇਂ ਦੀ ਉਡੀਕ ਵਿੱਚ ਕਈ ਵਰ੍ਹੇ ਖੱਲੀ-ਖੂੰਜੀ ਪਿਆ ਰਿਹਾ ਅਤੇ ਕਿਤੇ ਸੰਨ ਉਨੀ ਸੌ ਅਠਾਹਠ ਵਿੱਚ ਜਾ ਕੇ ਇਸਨੂੰ ਪੁਸਤਕ ਰੂਪ ਵਿੱਚ ਛਾਪਣ ਦੇ ਕੁੱਝ ਸਾਧਨ ਬਣਦੇ ਜਾਪੇ। ਡਾਕਟਰ ਗੰਡਾ ਸਿੰਘ ਜੀ ਤੋਂ ਮੈਂ ਇਸ ਲੇਖ ਵਿੱਚ ਨਿਰੂਪਣ ਕੀਤੇ ਹੋਏ ਆਪਣੇ ਇਸ ਇਤਹਾਸਿਕ ਵਿਸਲੇਸ਼ਣ ਦੀ ਪੁਸ਼ਟੀ ਪ੍ਰਵਾਨਗੀ ਮੰਗੀ ਸੀ ਕੀ ਪਹਿਲਾਂ ਸਤਾਰਵੀਂ, ਅਠਾਰਵੀਂ ਸਦੀ ਦਾ ਮੁਗਲ ਸਾਮਰਾਜ ਨਾਲ ਸਿੱਖ ਮੱਤ ਤੇ ਸਿੱਖ ਪੰਥ ਦਾ ਸੰਘਰਸ਼ ਕੋਈ ਐਵੇਂ ਓਪਰੀ ਤੇ ਇਤਫਾਕਿਆ ਘਟਨਾ ਨਹੀਂ ਸੀ। ਸਗੋਂ ਬੁਨਿਆਦੀ, ਆਤਮਿਕ

ਅਤੇ ਅਸੀਮ ਸ਼ਕਤੀ ਹੇਠਾਂ ਇਸ ਸੰਘਰਸ਼ ਦਾ ਜਰਨੈਲ ਸੀ ਜਿਸਨੇ ਅਤੇ ਜਿਸਦੇ ਉੱਤਰਾਧਿਕਾਰੀ ਜੱਦੀ ਰਾਜਾ ਨੇ ਸਾਹਿਬ ਪੰਚਮ ਪਾਤਸ਼ਾਹ ਨੂੰ ਅੱਤ ਦੇ ਤਸੀਹੇ ਦੇ ਕੇ ਕਤਲ ਕਰਾਇਆ। ਗੁਰੂ ਹਰਗੋਬਿੰਦ ਸਾਹਿਬ ਨੂੰ ਮਰਵਾਉਣ ਦੀ ਕੋਸਿਸ਼ ਕੀਤੀ ਤੇ ਬੰਦੀਖਾਨੇ ਪੁਆਇਆ। ਗੁਰੂ ਹਰਕ੍ਰਿਸ਼ਨ ਨੂੰ ਸਮਾਪਤ ਕਰਨ ਦਾ ਯਤਨ ਕੀਤਾ। ਗੁਰੂ ਤੇਗ ਬਹਾਦੁਰ ਦਾ ਸੀਸ ਕਲਮ ਕਰਵਾਇਆ। ਸ਼ੀਰਖੋਰ

ਬੰਦਾ ਸਿੰਘ ਅਤੇ ਉਸਦੇ ਸਾਥਿਆਂ ਨੂੰ ਦਿੱਲੀ ਵਿੱਚ ਕਤਲ ਕਰਵਾਇਆ ਅਤੇ ਵੱਡੇ ਘੱਲੂਘਾਰੇ ਦੇ ਸੰਚਾਲਕ ਬਣੇ ਅਤੇ ਉਨੀਵੀਂ ਸਦੀ ਵਿੱਚ ਅਹਿਮਦ ਸ਼ਾਹ ਬਰੇਲਵੀ ਦੀ ਸਿਰਕੱਢਵੀ ਹੇਠ ਸਿੱਖ ਰਾਜ ਦੇ ਵਿਰੁੱਧ ਜਹਾਦ ਦਾ ਝੰਡਾ ਖੜ੍ਹਾ ਕੀਤਾ। ਇਹੋ ਸਿਧਾਂਤ ਰੁਚੀਆਂ ਹੀ communal ਆਧਾਰ ਅਤੇ ਪਾਕਿਸਤਾਨ ਦੀ ਸਥਾਪਤੀ ਦਾ ਮੂਲ ਅਤੇ ਜੜ੍ਹਾਂ ਹਨ ਜੋ ਕਿ ਪਿਛਲੇ ਸਾਢੇ ਤਿੰਨ ਸੌ ਸਾਲ ਅਨੁਮਾਨੀਆਂ ਪਛਾਣੀਆਂ ਨਹੀਂ ਜਾ ਸਕੀਆਂ। ਤੀਜਾ ਨੁਕਤਾ ਮੈਂ ਆਪਣੇ communal ਆਵਾਜ਼ ਵਿੱਚ ਇਹ ਉਜਾਗਰ ਕੀਤਾ ਸੀ ਕਿ ਵਿਆਕਰਣ ਅਤੇ ਬੋਲੀ ਦਾ ਆਧਾਰ ਕੁੱਝ ਭੌਤਿਕ ਪੂਰਵ ਕਲਪਨਾਵਾਂ ਅਤੇ ਵੱਖੋ ਵੱਖਰੇ ਸੰਸਕ੍ਰਿਤਿਕ ਸੰਸਕਾਰਾਂ ਨੂੰ ਸਿਰਜਣ ਵਾਲੀਆਂ ਮਨੁੱਖੀ ਰੁੱਚੀਆਂ ਹਨ ਜਿਨ੍ਹਾਂ ਦੀ ਤਰਕ ਸਿੱਧੀ ਤਾਂ ਸੰਭਵ ਨਹੀਂ। ਪਰ ਜਿੰਨਾ ਨੂੰ ਸਵੀਕਾਰ ਕੀਤੇ ਅਤੇ ਸਮਝੇ ਬਿਨਾਂ ਅਸੀਂ ਭਾਸ਼ਾ ਤੇ ਵਿਆਕਰਣ ਨੂੰ ਨਾ ਹੀ ਪੂਰਨ ਤੌਰ ਤੇ ਸਮਝ ਸਕਦੇ ਹਾਂ ਅਤੇ ਨਾ ਹੀ ਅਧਿਐਨ ਕਰ ਸਕਦੇ ਹਾਂ। ਇਹ ਪੂਰਵ ਕਲਪਨਾਵਾਂ ਮਨੁੱਖੀ ਮਨ ਦੇ ਅਧਿਆਤਮਕ ਤੱਤ ਦੀਆਂ ਹੀ ਰੁਚੀਆਂ ਹਨ। ਜਿਨ੍ਹਾਂ ਵਿੱਚੋਂ ਭਾਸ਼ਾ ਦੀ ਵਾਕ ਬਣਤਰ ਅਤੇ ਵਿਆਕਰਣ ਦਾ ਜਨਮ ਅਤੇ ਵਿਕਾਸ ਅਹ ਵਿਕਾਸ ਹੁੰਦਾ ਹੈ। ਸੰਗਿਆ, ਲਿੰਗ, ਪੁਰਸ਼ ਆਦਿ ਵਿਆਕਰਣ ਦੇ ਅੰਗਾਂ ਦੀਆਂ ਜੜ੍ਹਾਂ ਇਨ੍ਹਾਂ ਪੂਰਵ ਕਲਪਨਾਵਾਂ ਵਿੱਚ ਹੀ ਸਥਿਤ ਹਨ। ਸੰਸਕ੍ਰਿਤ ਦੇ ਗ੍ਰੰਥ ਵਾਕ ਬ੍ਰਹਿਮ ਕਾਂਢ ਸੋਲਾਂ ਵਿੱਚ ਜੋ ਕਿਹਾ ਗਿਆ ਹੈ ਕਿ ਵਿਆਕਰਣ ਮੋਕਸ਼ ਪ੍ਰਾਪਤੀ ਦੀ ਪੌੜੀ ਦਾ ਪਹਿਲਾ ਡੰਡਾ ਹੈ ਅਤੇ ਨਿਰਮਾਣ ਪਦ ਪ੍ਰਾਪਤੀ ਦੇ ਜਗਿਆਸੂਆਂ ਲਈ ਇਹ ਰਾਜਪੱਥ ਸਮਾਨ ਹੈ। ਉਸਦਾ ਇਹ ਰਹੱਸਯ ਹੈ ਕਿ ਭਾਸ਼ਾ ਵਿਗਿਆਨ ਦੀਆਂ ਪੂਰਵ ਕਲਪਨਾਵਾਂ ਮਨੁੱਖੀ ਮਨ ਦੇ ਤੱਤਾਂ ਨੂੰ ਸਮਝਣ ਅਤੇ ਅਧਿਆਤਮਕ ਵਿੱਦਿਆ ਦੀ ਪ੍ਰਾਪਤੀ ਵਿੱਚ ਸਹਾਇਕ ਹੋ ਸਕਦੀਆਂ ਹਨ। ਇਉਂ ਵਿਚਾਰਿਆਂ communal award ਸ਼ਬਦ ਦੀ ਵਿਆਕਰਣ ਚੀਰ-ਫਾੜ ਕਰਨ ਨਾਲ ਉਨ੍ਹਾਂ ਇਤਿਹਾਸਿਕ ਤੱਥਾਂ ਨੂੰ ਠੀਕ ਸਮਝਿਆ ਜਾ ਸਕਦਾ ਹੈ ਜਿਸਦੀ communal award ਅਤੇ ਇਸਦਾ ਅੱਗਾ-ਪਿੱਛਾ ਉਪਜ ਹੈ। ਡਾਕਟਰ ਗੰਡਾ ਸਿੰਘ ਜੀ ਇਸ ਇਤਿਹਾਸਕਾਰਾਂ ਦੀ ਪ੍ਰਣਾਲੀ ਦੇ ਸਿਰਮੋਰ ਹਨ। ਉਸ ਕੋਲ ਮੈਂ ਇਸ ਤੀਸਰੇ ਨੁਕਤੇ ਦੀ ਪੁਸ਼ਟੀ ਪ੍ਰਵਾਨਗੀ ਦੀ ਤਾਂ ਆਸ ਹੀ ਨਹੀਂ ਸੀ ਰੱਖਦਾ, ਪਰ ਪਹਿਲੇ ਨੁਕਤੇ ਨੂੰ ਉਨ੍ਹਾਂ ਨੇ ਪ੍ਰਵਾਨ ਕਰ ਲਿਆ। ਦੂਜੇ ਨੁਕਤੇ ਬਾਬਤ ਕਿੰਤੂ ਕੀਤਾ ਕਿ ਜਿਤਨਾ ਚਿਰ ਕੋਈ ਅਜਿਹੀ ਲਿਖਤ ਦੀ ਆਪਣੀ ਨਹੀਂ ਲੱਭ ਪੈਂਦੀ ਜਿਸ ਵਿੱਚ ਉਸਨੇ ਗੁਰੂ ਅਰਜਨ ਦੇਵ ਦਾ ਨਾਂ ਜਾਂ ਸਪੱਸ਼ਟ ਸੰਕੇਤ ਕਰਕੇ ਗੁਰੂ ਸਾਹਿਬ ਦੀ ਸ਼ਹੀਦੀ ਦੀ ਤਾਇਦ ਕੀਤੀ ਹੋਵੇ ਉਤਨਾ ਚਿਰ ਨੁਕਤੇ ਦੋ ਨੂੰ ਕਬੂਲ ਕਰਨਾ ਕਠਿਨ ਹੈ। ਇਹ ਗੱਲ ਉਹਨਾਂ ਨੇ ਮੈਨੂੰ ਸੰਨ ਉਨੀ ਸੌ ਸੱਠ ਵਿੱਚ ਆਖੀ ਸੀ ਅਤੇ ਮੈਂ ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਮੈਨੂੰ ਆਪਣੀ ਯਾਦਦਾਸ਼ਤ ਉੱਤੇ ਭਰੋਸਾ ਹੈ ਕਿ ਅਜਿਹੀ ਸ਼ਹਾਦਤ ਦੀਆਂ ਆਪਣੀਆਂ ਲਿਖਤਾਂ ਮੱਤੂ ਬਾਤ, ਆਵਾਮ, ਰਬਾਨੀ ਵਿੱਚ ਅੰਕਿਤ ਹੈ ਪਰ ਮੈਂ ਇਸ ਵੇਲੇ ਸ਼ਿਮਲੇ ਦੇ ਪਹਾੜਾਂ ਵਿੱਚ ਰਾਜਕੋਟ ਨਾਲ ਸੰਕਟ ਗ੍ਰਸਤ ਹੋਇਆ ਬੈਠਾ ਹਾਂ ਅਤੇ ਤੁਰ ਫਿਰ ਕੇ ਅਸਲ ਲਿਖਤ ਨੂੰ ਢੂੰਡ ਨਹੀਂ ਸਕਦਾ।

ਇਨ੍ਹਾਂ ਦਿਨਾਂ ਵਿੱਚ ਹੀ ਜੋ ਗੋਇੰਦਵਾਲ ਦੇ ਹੋਏ ਕਾਫ਼ਰ ਨੂੰ ਕਤਲ ਕਰ ਦਿੱਤਾ ਗਿਆ ਹੈ। ਇਹ ਬੜੀ ਸ਼ੁੱਭ ਘਟਨਾ ਹੋਈ ਹੈ ਅਤੇ ਇਸ ਨਾਲ ਹਿੰਦੂਆਂ ਨੂੰ ਇੱਕ ਵੱਡੀ ਸ਼ਿਕਸਤ ਹੋਈ ਹੈ।

ਇਸ ਬੇਈਮਾਨ ਦੇ ਕਤਲ ਹੋਣ ਤੋਂ ਪਹਿਲਾਂ ਮੈਨੂੰ ਇੱਕ ਦਿਨ ਸੁਪਨਾ ਆਇਆ ਸੀ ਕਿ ਪਾਤਸ਼ਾਹ ਜਹਾਂਗੀਰ ਨੇ ਔਰ ਧਰਮ ਦਾ ਸਿਰ ਕੁਚਲ ਦਿੱਤਾ ਹੈ। ਇਸ ਵਿੱਚ ਸ਼ੰਕਾ ਨਹੀਂ ਕਿ ਉਹ ਗੁਰੂ ਅਰਜਨ ਕਾਫ਼ਰ ਹਿੰਦੂਆਂ ਦਾ ਗੁਰੂ ਸੀ ਅਤੇ ਅਧਾਰਮਿਕ ਰੁਚੀਆਂ ਰੱਖਣ ਵਾਲਿਆਂ ਦਾ ਸ਼ਹਿਨਸ਼ਾਹ ਸੀ ਇਉਂ ਜਦੋਂ ਮੈਨੂੰ ਆਪਣੇ ਮੁੱਢਲੇ ਵਿਚਾਰ ਦੀ ਪ੍ਰੋੜਤਾ doctor ਗੰਡਾ ਜੀ ਵਰਗੇ ਇਤਿਹਾਸਕਾਰਾਂ ਕੋਲੋਂ ਵੀ ਮਿਲ ਗਈ ਤਾਂ ਮੈਂ ਸਾਖੀ ਅਹ ਸਾਖੀ ਪੁਸਤਕ ਨੂੰ ਅੰਤਿਮ ਰੂਪ ਦੇਣਾ ਸ਼ੁਰੂ ਕਰ ਦਿੱਤਾ। ਜਿਸ ਦਾ ਸਿੱਟਾ ਕਿ ਇਹ ਪੁਸਤਕ ਹੁਣ ਤੁਹਾਡੇ ਹੱਥਾਂ ਵਿੱਚ ਹੈ। ਇਸ ਪੁਸਤਕ ਵਿੱਚ ਪਹਿਲਾਂ ਤਾਂ communal ਆਵਾਜ਼ ਨਾਮੀ ਲੇਖ ਹੈ ਅਤੇ ਫਿਰ ਅੰਕਿਤੇ ਆਉਂਦੇ ਹਨ। ਜਿੰਨ੍ਹਾ ਦਾ ਵੇਰਵਾ ਇਸ ਪ੍ਰਕਾਰ ਹੈ, ਅੰਕਿਤਾ ਪਹਿਲਾ ਉਹ ਲਿਖਤੀ ਬਿਆਨ ਹੈ ਜਿਹੜਾ ਮੈਂ ਸੰਨ ਉਨੀ ਸੌ ਪੰਜਾਹ ਵਿੱਚ ਉਸ ਵਿਭਾਗੀ ਕਿਤਾਬ ਵਿੱਚ ਦਿੱਤਾ, ਜਿਸ ਵਿੱਚ ਮੇਰੇ ਉੱਤੇ ਅੱਠ ਦੱਸ ਦੂਸ਼ਣ ਪੰਜਾਬ ਸਰਕਾਰ ਨੇ ਲਾਏ ਸਨ ਅਤੇ ਜਿਸਦੇ ਨਤੀਜੇ ਵਜੋਂ ਮੈਨੂੰ ICS ਦੀ ਪ੍ਰਤਿਸ਼ਟ ਤੇ ਦ੍ਰਿੜ ਨੌਕਰੀ ਤੋਂ ਹਿੱਕ ਦੇ ਧੱਕੇ ਨਾਲ ਬਿਨਾਂ ਕਾਨੂੰਨ ਵਿਧਾਨ ਵਿਚਾਰੇ ਅਤੇ ਕੁਚੇਸ਼ਟਾ ਪ੍ਰੇਰਿਤ ਹੋ ਕੇ ਹਟਾ ਦਿੱਤਾ ਗਿਆ। ਕਿਸੇ ਚਪੜਾਸੀ ਨੂੰ ਵੀ ਇਉਂ ਨਿਰੋਲ ਤੇ ਸੈਕੁਲਰ ਬੇਹਯਾਈ ਨਾਲ ਸਰਕਾਰੀ ਨੌਕਰੀ ਵਿੱਚੋਂ ਕੱਢਿਆ ਨਹੀਂ ਜਾ ਸਕਦਾ। ICS ਦੀ ਪਦ ਪਦਵੀ ਤਾਂ ਕਾਨੂੰਨ ਅਨੁਸਾਰ ਐਸੀ ਦ੍ਰਿੜ ਸ਼ਿਲ ਅਧਾਰਤ ਸੀ, ਜਿਸ ਬਾਬਤ Seretary of state for India ਨੇ ਇੱਕ ਸਮੇਂ British Parliament ਵਿੱਚ ਕਿਹਾ ਸੀ ਕਿ ਹਿੰਦੋਸਤਾਨ ਵਿੱਚ ਮਹਾਰਾਜਿਆਂ ਨੂੰ ਗੱਦੀ ਤੋਂ ਲਾਉਣਾ ਸੁਖੈਨ ਹੈ। ਪਰ ICS officer ਨੂੰ ਨੌਕਰੀ ਤੋਂ ਉਤਾਰੂ ਕਰਨਾ ਕਠਿਨ ਹੈ। ਇੱਥੇ ਦ੍ਰਿਸ਼ਟੀਗੋਚਰ ਰੱਖਣ ਵਾਲੀ ਗੱਲ ਇਹ ਹੈ ਕਿ ਜਿਹੜੇ ਤੱਥ ਤੇ ਵਾਕਿਆਤ ਇਸ ਲਿਖਤੀ ਬਿਆਨ ਵਿੱਚ ਵਰਣਨ ਕੀਤੇ ਗਏ ਹਨ, ਉਹਨਾਂ ਨੂੰ ਪੰਜਾਬ ਸਰਕਾਰ ਜਾਂ ਹਿੰਦ ਸਰਕਾਰ ਨੇ ਕਿਸੇ ਪੱਧਰ ਉੱਤੇ ਵੀ ਵਿਭਾਗੀ ਪ੍ਰਾਪਤੀ ਲੈ ਕੇ supreme court ਨਾ ਤਾਂ ਮੰਨਣੋਂ ਤੇ ਤਸਲੀਮ ਕਰਨੋਂ ਇਨਕਾਰ ਕੀਤਾ ਹੈ ਅਤੇ ਨਾ ਹੀ ਹੋਰ ਕਿਵੇਂ ਝੂਠਲਾਉਣ ਦਾ ਯਤਨ ਕੀਤਾ ਹੈ। ਕਾਨੂੰਨ ਅਹ ਅਨੁਸਾਰ ਅਤੇ ਯਥਾਰਤ ਤੌਰ ਤੇ ਇਸਦੇ ਅਰਥ ਇਹੋ ਬਣਦੇ ਹਨ ਕਿ ਇਹ ਤੱਥ ਅਤੇ ਇਹ ਵਾਕਿਆਤ ਇੰਨ-ਬਿੰਨ ਜਿਵੇਂ ਕਿ

ਅਤੇ ਉਸਦੀ ਤੱਥਕ ਤੇ ਵਾਕਿਆਤੀ ਪ੍ਰੋੜਤਾ ਲਈ ਇਹ ਅੰਤਿਕਾ ਇੱਕ ਵੱਡਮੁੱਲੀ ਦਸਤਾਵੇਜ਼ ਦਾ ਰੂਪ ਧਾਰਨ ਕਰ ਗਿਆ ਹੈ। ਪਿਛੋਕੜ ਮੇਰੇ ਵਿਰੁੱਧ ਵਿਭਾਗੀ ਪੜਤਾਲ ਦਾ ਇਹ ਬਣਿਆ ਕਿ ਸੰਨ ਉਨੀ ਸੌ ਸੰਤਾਲੀ ਵਿੱਚ ਜਦੋਂ ਦੇਸ਼ ਦਾ ਬਟਵਾਰਾ ਹੋਇਆ ਤਾਂ ਮੈਂ ਜ਼ਿਲੇ ਕਾਂਗੜੇ ਵਿੱਚ ਧਰਮਸ਼ਾਲਾ Deputy Commissioner ਲੱਗਾ ਹੋਇਆ ਸੀ। ਨਵੰਬਰ ਉਨੀ ਸੌ ਸੰਤਾਲੀ ਵਿੱਚ ਮੈਨੂੰ ਇਤਲਾਹ ਮਿਲੀ ਕਿ ਮੇਰੇ ਪਿਤਾ ਮਾਤਾ ਅਤੇ ਹੋਰ ਸਬੰਧੀ ਪਾਕਿਸਤਾਨ ਵਿੱਚੋਂ ਸਹੀ ਸਲਾਮਤ ਨਿਕਲ ਆਏ ਹਨ ਅਤੇ ਲੁਧਿਆਣੇ ਦੇ ਜ਼ਿਲੇ ਵਿੱਚ ਕਿਸੇ ਥਾਂ ਪੁੱਜ ਚੁੱਕੇ ਹਨ। ਮੈਂ ਛੁੱਟੀ ਲੈ ਕੇ ਉਨ੍ਹਾਂ ਦੀ ਭਾਲ ਤੇ ਦਰਸ਼ਨ ਕਰਨ ਪਹਾੜਾਂ ਤੋਂ ਹੇਠਾਂ ਉੱਤਰਿਆ ਤਾਂ ਸ਼੍ਰੀ ਅੰਮ੍ਰਿਤਸਰ master ਤਾਰਾ ਸਿੰਘ ਜੀ ਦੇ ਘਰ ਉਨ੍ਹਾਂ ਨੂੰ ਵੀ ਮਿਲਣ ਚਲਾ ਗਿਆ। master ਤਾਰਾ ਸਿੰਘ ਨਾਲ ਮੇਰੇ ਸਬੰਧ ਮੇਰੇ ਵਿਦਿਆਰਥੀ ਹੋਣ ਦੇ ਸਮੇਂ ਤੋਂ ਬਣੇ ਹੋਏ ਸਨ ਅਤੇ ਉਹ ਪਿਛਲਰੇ ਵੀਹ ਪੰਝੀ ਸਾਲਾਂ ਤੋਂ ਚਲੇ ਆਉਂਦੇ ਸਨ। ਉਨ੍ਹਾਂ ਦੇ ਘਰ ਜਾ ਕੇ ਪਤਾ ਲੱਗਾ ਕਿ ਉਹ ਬਹੁਤ ਬਿਮਾਰ ਹਨ ਅਤੇ ਉਨ੍ਹਾਂ ਦੇ doctors ਨੇ ਮੈਨੂੰ ਦੱਸਿਆ ਕਿ ਉਨ੍ਹਾਂ ਦੀ ਸਿਹਤਯਾਬੀ ਦਾ ਇੱਕੋ ਇੱਕ ਰਾਹ ਹੁਣ ਇਹੋ ਰਹਿ ਗਿਆ ਹੈ ਕਿ ਕੋਈ ਉਨ੍ਹਾਂ ਨੂੰ ਅੰਮ੍ਰਿਤਸਰੋਂ ਦੂਰ ਕਿਸੇ ਨਿਵੇਕਲੇ ਥਾਂ ਲੈ ਜਾਵੇ ਜਿੱਥੇ ਉਨ੍ਹਾਂ ਨੂੰ ਚੰਗੀ ਖੁਰਾਕ ਅਤੇ ਮੁਕੰਮਲ ਆਰਾਮ ਮਿਲ ਸਕੇ ਅਤੇ ਜਿੱਥੇ ਉਨ੍ਹਾਂ ਨੂੰ ਮਿਲਣ ਵਾਲੇ ਦੇਸ਼ ਦੇ ਬਟਵਾਰੇ ਦੀਆਂ ਦੁੱਖ ਭਰੀਆਂ ਖਬਰਾਂ ਸੁਣਾ ਕੇ ਉਨ੍ਹਾਂ ਦੇ ਮਨ ਨੂੰ ਡਲਾਉਣ ਨਾ ਇਨ੍ਹਾਂ ਹਾਲਾਤ ਵਿੱਚ ਮੈਂ ਮੁੜਦੀ ਵਾਰੀ master ਜੀ ਨੂੰ ਆਪਣੀ ਕਾਰ ਵਿੱਚ ਧਰਮਸ਼ਾਲਾ ਲੈ ਆਇਆ ਜਿੱਥੇ ਉਹ ਮਹੀਨਾ ਕੁ ਮੇਰੇ ਕੋਲ ਟਿਕੇ ਰਹੇ ਅਤੇ

ਸ਼੍ਰੀ ਨਹਿਰੂ ਦੀ ਆਗਿਆ ਅਤੇ ਇੱਛਾ ਅਨੁਸਾਰ ਪੰਜਾਬ ਦੇ ਗਵਰਨਰ ਸ਼੍ਰੀ ਚੰਦੂ ਲਾਲ ਤ੍ਰਿਵੇਦੀ ਨੇ ਪੂਰਬੀ ਅਥਵਾ ਭਾਰਤੀ ਪੰਜਾਬ ਦੇ ਸਭ Deputy commissioner ਨੂੰ ਸਰਦਾਰ ਸਵਰਨ ਸਿੰਘ ਪੰਜਾਬ ਦੇ ਗ੍ਰਹਿ ਮੰਤਰੀ ਦੀ ਸਿੱਧੀ ਸੰਮਤੀ ਨਾਲ ਹੀ ਬੜੇ ਕੋਝੇ ਢੰਗ ਨਾਲ ਇਹ ਹਦਾਇਤਾਂ ਜਾਰੀ ਕੀਤੀਆਂ ਕਿ ਪਾਕਿਸਤਾਨ ਵਿਚੋਂ ਉੱਜੜ ਕੇ ਆਏ ਸਿੱਖਾਂ ਨੂੰ ਖਾਸ ਕਰਕੇ

ਕੁੱਟਣਾ, ਗੋਲੀਆਂ ਨਾਲ ਮਾਰ ਸੁੱਟਣਾ ਆਦਿ ਅਤੇ ਇਹ ਕੰਮ ਸਰਕਾਰੀ ਪੱਧਰ ਉੱਤੇ ਬਿਨਾਂ ਕਾਨੂੰਨ ਨਿਆਂ ਵਿਚਾਰੇ ਦੇ ਐਸੀ ਸਖਤੀ ਨਾਲ ਕੀਤਾ ਜਾਵੇ ਕਿ ਸਿੱਖਾਂ ਨੂੰ ਹੋਸ਼ ਆ ਜਾਏ ਕਿ ਰਾਜਾ ਕੌਣ ਹੈ ਤੇ ਪਰਜਾ ਕੌਣ ਉਸ ਵੇਲੇ ਸਾਰੇ ਭਾਰਤੀ ਪੰਜਾਬ ਵਿੱਚ ਦੋ ਹੀ ਸਿੱਖ Deputy Commissioner ਸਨ। ਇੱਕ ਮੈਂ ਕਾਂਗੜੇ ਵਿੱਚ ਅਤੇ ਦੂਜਾ ਗੁੜਗਾਉਂ ਵਿੱਚ, ਇਨ੍ਹਾਂ ਜ਼ਿਲਿਆਂ ਵਿੱਚ ਨਾ ਪੁਰਾਣੇ ਸਿੱਖ ਵਾਸੀ ਕੋਈ ਬਹੁਤੇ ਸਨ ਅਤੇ ਨਾ ਹੀ ਨਵੇਂ ਆਏ ਸ਼ਰਨਾਰਥੀ। ਹੋਰ ਤਾਂ ਕਿਸੇ Deputy Commissioner ਨੇ ਕੀ ਹੀਲ-ਹੁੱਜਤ ਕਰਨੀ ਸੀ, ਮੈਂ ਬੜਾ ਤਕੜਾ ਰੋਸ ਪੱਤਰ ਤ੍ਰਿਵੇਦੀ ਨੂੰ ਲਿਖਿਆ ਕਿ ਜਿਹੜੇ ਲੋਕ ਅੱਜ ਸਿੱਖਾਂ ਨੂੰ ਤੇ ਸਮੁੱਚੀ ਕੌਮ ਨੂੰ ਜਰਾਇਮ ਪੇਸ਼ਾ ਦੀਆਂ ਧੀਆਂ ਭੈਣਾਂ ਨੂੰ ਹੱਥ ਪਾਉਣ ਵਾਲੇ ਲੁਟੇਰੇ ਕਹਿੰਦੇ ਹਨ ਉਨ੍ਹਾਂ ਦੀ ਅਥਵਾ ਉਨ੍ਹਾਂ ਦੀ ਆਪਣੀ ਕੌਮ ਦੇ ਚਰਿੱਤਰ ਦੀ ਜੇ ਚੀਰ-ਫਾੜ ਕੀਤੀ ਜਾਵੇ ਤਾਂ ਕੀ ਨਤੀਜਾ ਨਿਕਲੇ ਆਦਿ। ਮੈਂ ਇਹ ਸਰਾਸਰ ਹਿੰਦੂ ਹੰਕਾਰ ਆਸ਼ਰਿਤ ਹੁਕਮ ਮੰਨਣ ਤੋਂ ਇਨਕਾਰ ਕਰ ਦਿੱਤਾ ਇਹ ਸਿਧਾਂਤ ਜਗਤ ਪ੍ਰਸਿੱਧ ਇਹ ਪ੍ਰਵਾਨਿਤ ਹੈ ਕਿ ਕਿਸੇ ਸਰਕਾਰੀ ਅਫ਼ਸਰ ਨੂੰ ਸਰਾਸਰ ਗੈਰ-ਕਾਨੂੰਨੀ ਜਾਂ ਗੈਰ ਅਹ ਇਨਸਾਨੀ ਹੁਕਮ ਮੰਨਣ ਲਈ ਕੋਈ ਸਰਕਾਰ ਮਜ਼ਬੂਰ ਨਹੀਂ ਕਰ ਸਕਦੀ। ਜੇ ਅਜਿਹੀ ਘਟਨਾ ਅੰਗਰੇਜ਼ਾਂ ਵੇਲੇ ਹੋਈ ਹੁੰਦੀ ਤਦ ਉਹ governor ਤ੍ਰਿਵੇਦੀ ਨੂੰ ਹੀ ਰਾਜਭਾਗ ਸੰਭਾਲਣ ਦੇ ਆਯੋਗ ਸਮਝ ਕੇ ਦੰਡ ਦਿੰਦੇ ਕਿ ਕਿਉਂ ਉਸਨੇ ਆਪਣੇ ਦਿੱਲੀ ਦੇ ਮਾਲਕਾਂ ਦੀ ਇੱਛਾ ਨੂੰ ਅਜਿਹੇ ਕੋਝੇ ਤੇ ਢੰਗ ਨਾਲ ਲਾਗੂ ਕਰਨ ਦਾ ਯਤਨ ਕੀਤਾ। ਪਰ ਜਿਨ੍ਹਾਂ ਲੋਕਾਂ ਦੇ ਹੱਥ ਰਾਜਸੱਤਾ ਹਜ਼ਾਰ ਵਰ੍ਹੇ ਦੀ ਗੁਲਾਮੀ ਪਿੱਛੋਂ ਅੰਨ੍ਹੇ ਦੇ ਪੈਰ ਹੇਠਾਂ ਬਟੇਰਾ ਆਉਣ ਵਾਂਗ ਹੀ ਜਾਂ ਨਿਰੀ ਬੁੱਧੀ ਦੁਆਰਾ ਹੀ ਆ ਗਈ ਸੀ। ਉਨ੍ਹਾਂ ਦਾ ਪ੍ਰਤੀਕਰਮ ਇਹ ਹੋਇਆ ਕਿ ਇਹ ਕਪੂਰ ਸਿੰਘ ਹੀ ਹੈਂਕੜਬਾਜ਼ ਤੇ ਦੰਡ ਅਧਿਕਾਰੀ ਹੈ ਜੋ ਸਿੱਖਾਂ ਨੂੰ ਬਹੁ ਗਿਣਤੀ ਦੀ ਕੌਮ ਦੀ ਪਰਜਾ ਨਹੀਂ ਮੰਨਦਾ।

ਹਾਂਜੀ ਇੱਕ ਨਾ ਯਾਰ ਕੰਮ ਸੀਗਾ ਤੁਹਾਡੇ ਨਾਲ,

ਮੈਨੂੰ ਨਾ ਮੇਰੀ ma'am ਨੇ ਇੱਕ project ਦਿੱਤਾ ਆ education line ਦੇ ਬਾਰੇ। ਤੁਹਾਡੇ ਤੋਂ discussion ਕਰਨਾ ਸੀ, ਮੇਰੀ ਥੋੜ੍ਹੀ ਜਿਹੀ ਨਾ help ਕਰਵਾ ਦਿਓ ਬਣਵਾਉਣ 'ਚ। ਹਾਂਜੀ ਹਾਂਜੀ ਬਿਲਕੁਲ ਜ਼ਰੂਰ ਦੱਸੋ education ਦੇ ਨਾਲ related ਹੈ ਤੁਹਾਡਾ topic

ਹਾਂ, ਨਹੀਂ ਨਹੀਂ ਬਿਲਕੁਲ ਕੋਈ ਗੱਲ ਨੀ, ਤੇ education ਦੇ ਨਾਲ ਜਿੱਦਾਂ ਕੀ ਆ ਨਾ education ਆਪਣੇ ਬਹੁਤ, ਪਹਿਲਾਂ ਅਹ ਜੋ backward area ਆ, ਉੱਥੇ ਨਹੀਂ ਹਨਾ ਮਿਲਦੀ ਸੀਗੀ, ਹੁਣ ਤਾਂ ਅੱਜ ਕੱਲ੍ਹ ਸਰਕਾਰ ਨੇ government ਨੇ ਨਵੀਂਆਂ ਤੋਂ ਨਵੀਂਆਂ technicals issues ਤੋਂ ਰਹਿਤ ਹੁਣ ਕਹਿੰਦੇ ਬਹੁਤ ਵਧੀਆ ਚੀਜ਼ਾਂ ਬਣਾ ਦਿੱਤੀਆਂ ਠੀਕ ਹੈ online ਜਿੱਦਾਂ ਆਪਾਂ ਨੂੰ provide ਕਰਦੇ ਆ,

ਕਿ ਇੱਧਰ ਹੋ ਗਿਆ ਲਾਦਾਖ ਹੋ ਗਿਆ ਦੇਖ ਲਓ ਤੁਸੀਂ ਲਾਦਾਖ ਵਿੱਚ ਘੁੰਮਣ ਵਾਲੀ ਜਗ੍ਹਾ ਹੈ ਨਾ but ਉੱਥੇ education ਨੂੰ ਬਹੁਤ ਘੱਟ importance ਦਿੱਤੀ ਜਾਂਦੀ ਸੀ ਪਹਿਲਾਂ ਦੇ time ਦੇ ਵਿੱਚ, ਤੇ ਹੁਣ ਉੱਥੇ ਕੀ ਆ, ਹਾਂਜੀ ਹੁਣ ਜਿਵੇਂ ਆਪਣੇ, ਅਹ ਕਾਫ਼ੀ project ਉੱਥੇ ਸ਼ੁਰੂ ਕੀਤੇ ਗਏ ਨੇ ਤੇ ਜਿੱਦਾਂ ਤੁਸੀਂ ਕਿ ਲਾ ਲਓ ਜਿਹੜੀ ਆਪਣੀ ਭਾਰਤੀ ਫ਼ੌਜ ਹੈਗੀ ਨਾ ਉਹਨੇ ਲਾਦਾਖ ਦੇ ਵਿੱਚ ਵਿਦਿਆਰਥੀਆਂ ਨੂੰ ਜਿਹੜੀ education ਨੂੰ ਲੈ ਕੇ ਕਈ ਉਹਨਾਂ ਨੇ ਅਹ ਕੀ ਕੀਤੀ ਆ ਕਿ ਅਹ promote ਕੀਤੀ ਆ project promote ਕੀਤੇ ਨੇ, ਤੇ ਉਸ ਤੋਂ ਬਾਅਦ ਕੀ ਆ ਜਿਵੇਂ ਨਾਲ ਆਉਣ ਵਾਲੇ ਕਹਿੰਦੇ time ਦੇ ਵਿੱਚ ਤਾਂ ਕਿ ਉਹ ਕੀ ਆ, ਨੌਜਵਾਨਾਂ ਨੂੰ help ਹੋ ਸਕੇ ਉਹਦੇ ਨਾਲ, ਹਨਾ।

ਹਾਂਜੀ ਜਿਵੇਂ ਕਿ ਉੱਥੇ ਹਿੰਦੁਸਤਾਨ ਪੈਟਰੋਲੀਅਮ ਅਹ corporation limited ਹੈਗੀ ਏਦਾਂ ਅਹ branches ਹੈਗੀਆਂ ਉਹਨਾਂ ਨੇ ਵੀ ਅਹ ਇੱਕ ਦੋ ਸਬ ਕੀਤੇ ਨੇ start ਕੀਤੇ ਆ ਉੱਥੇ, ਤੇ NGO ਵੀ sign-ups ਹੋਈਆਂ ਨੇ ਉੱਥੇ NGO ਹੋ ਗਏ ਜਿੱਦਾਂ ਹਨਾ, ਹਾਂਜੀ ਮੈਂ ਵੀ ਨਾ ਥੋੜ੍ਹਾ ਬਹੁਤ ਸੁਣਿਆ ਹੋਇਆ ਹੈ ਲਦਾਖ ਬਾਰੇ ਵੀ ਉੱਥੇ ਕਾਫ਼ੀ ਚੀਜ਼ਾਂ promote ਹੋ ਰਹੀਆਂ। ਖ਼ਾਸ ਨੋ~ ਖ਼ਾਸ ਜਿਹਾ knowledge ਜਿਹਾ ਨੀ ਸੀਗਾ ਤੇ ਮੈਂ ਕਿਹਾ ਚਲੋ ਅਗਮ ਨੂੰ call ਕਰਕੇ ਪੁੱਛਦੀ ਹਾਂ ਤੇ ਮੇਰੀ help ਵੀ ਹੋ ਜਾਊ ਥੋੜ੍ਹਾ।

ਹਾਂਜੀ ਹਾਂਜੀ ਮੈਂ ਉਹੀ ਦੱਸ ਰਹੀ ਤੁਹਾਨੂੰ, ਜਿੱਦਾਂ ਕਿ ਹੁਣ ਲੇਹ ਦੇ ਵਿੱਚ ਨਾ ਸੰਤਾਲੀ ਵਿਦਿਆਰਥੀਆਂ ਨੂੰ ਸਿਖਲਾਈ ਦਿੱਤੀ ਜਾਂਦੀ ਆ ਅਲੱਗ ਤੌਰ ਤੇ, ਤੇ ਉਹਨਾਂ ਨੂੰ education development ਦੇ NGO ਬੋਲਦੇ ਨੇ ਗੇ,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 ਅਤੇ NEET ਦੇ ਦਾਖਲੇ ਆ ਨਾ, ਉਹਦੇ ਲਈ ਉਹਨਾਂ ਨੂੰ ਮਤਲਬ ਕਹਿ ਲਓ ਸਿੱਖਿਆ ਦਿੱਤੀ ਜਾਂਦੀ ਜਾਂ ਸਿਖਲਾਈ ਦਿੱਤੀ ਜਾਂਦੀ ਆ ਇੱਕ ਪਹਿਲਾਂ, ਤੇ ਹੁਣ ਅੱਜ ਹਾਲੀ ਆ ਜਿਹੜੇ ਆ UPSC ਦਾ ਪਹਿਲਾ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 ਅੱਛਾ ਲਦਾਖ ਵਿੱਚ? ਹਾਂਜੀ ਹਾਂਜੀ ਲਦਾਖ ਦੇ ਵਿੱਚ ਨਾ ਹੁਣੀ ਬਣਿਆ, ਪਹਿਲਾਂ ਨੀ ਸੀਗਾ UPSC ਦਾ ਜਿਹੜਾ center ਸੀਗਾ exam center ਸੀ, ਉਹ ਹੁਣ ਬਣਿਆ, ਉਹਦਾ ਵੀ ਇੱਕ reason ਹੈ ਪਤਾ ਉੱਥੇ ਮਤਲਬ ਕਿ ਜਿੱਦਾਂ ਕਿ ਤੇਲ ਤੇ ਕੁਦਰਤੀ ਗੈਸ ਦੇ ਆ ਨਾ ਜਿਹੜੇ ਉੱਥੇ project ਸ਼ੁਰੂ ਹੋਣ ਲੱਗੇ ਹੁਣ, ਤੇ ਮਤਲਬ ਕਹਿ ਲਓ ਇੱਕ ਕਿਸਮ ਦਾ development ਸ਼ੂਰੂ ਹੋ ਚੁੱਕੀ ਆ ਉੱਥੇ ਤੇ ਉਹਦੇ ਕਰਕੇ ਹੁਣ ਉੱਥੇ ਕਾਫ਼ੀ ਉੱਧਰ education ਨੂੰ ਲੈ ਕੇ ਵਧੀਆ ਤਰੀਕੇ ਨਾਲ ਉਹ ਕੀਤਾ ਜਾ ਰਿਹਾ promote ਕਰਨਾ ਸ਼ੁਰੂ ਕਰ ਦਿੱਤਾ ਉਹਨਾਂ ਨੇ, ਤੇ ਉਸ ਤੋਂ ਬਾਅਦ ਇਹ ਜਿੱਦਾਂ ਹੁਣ ਲਦਾਖ ਦੇ ਵਿੱਚ ਨਾ ਕੁਦਰਤੀ ਸ੍ਰੋਤ ਬਹੁਤ ਜ਼ਿਆਦਾ ਨੇ ਕੁਦਰਤੀ ਸ੍ਰੋਤ ਦੇਖਣ ਨੂੰ ਜਿਵੇਂ ਉਚਾਈ ਤੇ ਹੋਣ ਕਰਕੇ ਨਾ ਉੱਥੇ ਸੂਰਜ ਦੀ ਕਿਰਨਾਂ ਵੀ ਬਹੁਤ ਮਤਲਬ ਕਿ effective ਨੇ ਗੀਆਂ ਆਪਣੇ ਤੇ, ਬਹੁਤ ਉਚਾਈ ਤੇ ਆ ਨਾ ਉਹ ਲਦਾਖ ਤੇ ਇਹ ਪਾਕਿਸਤਾਨ ਦੇ ਨਜ਼ਦੀਕ ਵੀ ਲੱਗ ਜਾਂਦਾ ਹੈ ਜਾ ਕੇ। ਤੇ ਇਸ ਤੋਂ ਬਾਅਦ ਜਿਵੇਂ ਇੱਥੇ ਅਹ project ਵੀ ਸ਼ੁਰੂ ਕੀਤੇ ਗਏ ਨੇ ਤੇ ਫਿਰ ਬਾਕੀ ਹੋ ਗਿਆ ਜਿਵੇਂ ਯੋਜਨਾ ਆਪਣੇ ਅਹ ਲਦਾਖ ਤੋਂ ਹੱਟ ਕੇ ਅਗਰ ਗੱਲ ਕਰੀਏ ਨਾ,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

ਔਰ ਜਾਂ ਫਿਰ ਜੋ ਗ਼ਰੀਬ ਲੋਕ ਨੇ ਗੇ ਹਨਾ, ਜਿੰਨਾਂ ਨੂੰ ਫ਼ੀਸਾਂ ਨੂੰ ਦੇ ਸਕਦੇ ਜਿਹੜੇ ਉਹਨਾਂ ਦੇ ਲਈ ਤੇ ਉਹਨਾਂ ਨੇ ਇਸ ਲਈ ਛੇ ਸੌ ਬਹੱਤਰ ਕਰੌੜ ਰੁਪਏ ਦੀ ਘੋਸ਼ਣਾ ਵੀ ਕੀਤੀ ਹੈ ਯੋਜਨਾ ਦੇੇ ਵਿੱਚ ਤਾਂ ਜੋ ਕਿ ਅਹ ਜੋ ਗ਼ਰੀਬ ਨੇ ਜਾਂ ਕਹਿ ਲਓ ਜਿੰਨਾਂ ਕੋਲ ਫ਼ੀਸਾਂ ਨਹੀਂ afford ਹੁੰਦੀਆਂ, ਉਹ ਆਪਣੀ fees ਭਰ ਸਕਣ, ਇਹ ਬਹੁਤ ਵਧੀਆ ਚੀਜ਼ ਹੈ ਨਾ ਰਾਖੀ ਜਿੱਦਾਂ ਕਿ ਹੁਣ ਇਹ ਇਹਨਾਂ ਨੇ ਏਦਾਂ ਦੀਆਂ ਛੋਟੀਆਂ ਛੋਟੀਆਂ scheme ਸ਼ੁਰੂ ਕੀਤੀਆਂ ਨੇ,